arrow ਬਣਿਆ ਹੁੰਦਾ ਹੈ ਤੁਸੀਂ ਓਹਨੂੰ ਤਰ੍ਹਾਂ

ਹਾਂ ਉੱਥੇ arrow ਲਿਖਿਆ ਹੋਏਗਾ ਕਿ ਇੱਥੇ ਤੁਸੀਂ ਇੰਜ ਪਾਨਾ ਹੈ

chip ਹੁੰਦੀ ਹੈ ਉਹ chip ਅੰਦਰ ਵੱਲ ਨੂੰ ਜਾਂਦੀ ਹੈ

ਉੱਥੇ ਲਿਖਿਆ ਹੋਏਗਾ mam ਹਰ ਇੱਕ ਦਾ ਕਿੱਥੇ ਸਿਧਾ ਪੈਂਦਾ ਕਿੱਥੇ

ਮੰਗੇਗਾ ਕਿ ਤੁਸੀਂ ah withdraw ਕਰਨਾ ਹੈ ਜਾ ਕਿ ਕਰਨਾ ਹੈ saving ਦਾ ਫਿਰ withdraw ਪੁੱਛੇਗਾ ਫਿਰ saving account ਜਾ current account ਹੈ ਕਿਹੜਾ account ਹੈ

ਖਾਤੇ ਦਾ ਇਹ ਵਾਲਾ ਹੈ ਇਹ ਵਾਲਾ ਹੈਗਾ ਹੈ ਫਿਰ ਇਹਦੇ ਬਾਅਦ ਉਹ ਤੁਹਾਨੂੰ ਪੁੱਛੇਗਾ ਕਿ ਤੁਸੀਂ withdraw ਕਰਨਾ ਹੈ amount ਵੀ ਤੁਸੀਂ withdraw ਤੇ ਪਾਓਗੇ ਜਾ statement

ਤੇ ਓਹ ਕਰ ਜਾ ਤੁਸੀਂ ਕਿਸੇ ਹੋਰ bank ਚ payment ਵੀ transfer ਕਰਨੀ ਤੁਸੀਂ ਦੇ through ਕਿਸੀ ਹੋਰ bank ਚ payment ਵੀ transfer ਕਰ ਸਕਦੇ ਹੋ ਅੱਛਾ ਅਸੀਂ ਤੋਂ ਦੂਸਰੇ bank ਵਿੱਚ transfer ਵੀ ਕਰ ਸਕਦੇ ਹਾਂ ਹਾਂਜੀ mam ਉੱਥੇ option ਆਂਦਾ

ਕਿ ਤੁਸੀਂ amount transfer ਕਰਨਾ ਹੈ

ਤੁਹਾਡਾ ਜਿਸ time ਤੁਸੀਂ ਅਗਰ withdraw ਪਾਂਦੇ ਹੋ ਤੇ ਤੁਸੀਂ withdraw ਵਿੱਚ option ਤੇ click ਕਰਨਾ

click ਕਰੋਗੇ ਤਾਂ ਉਹ amount ਪੁੱਛੇਗਾ ਕਿੰਨਾ amount ਤੁਸੀਂ withdraw ਕਰਨਾ ਹੈ

ਬਾਅਦ ਉਹ ਤੁਹਾਡੇ ਤੋਂ ਤਿੰਨ ਨੰਬਰ ਪੁੱਛਦਾ ਜੋ ਤੁਸੀਂ

ਜੋ bank ਤੋਂ ਮਿਲਿਆ ਸੀ ਉਹਦੇ ਬਾਅਦ ਤੁਸੀਂ pin ਨੰਬਰ change ਕੀਤਾ ਸੀ ਨਾ

ਠੀਕ ਹੈ ਉਹ ਜਦੋਂ ਤੁਸੀਂ pin ਨੰਬਰ ਪਾ ਦੋਗੇ ਤੇ ਉਹਤੋ ਬਾਅਦ ਉਸਨੂੰ amount ਨੂੰ proceed ਕਰੇਗਾ ਤੇ ਫੇਰ ਉਹ ਦੱਸੇਗਾ ਕਿ ਤੁਹਾਡਾ cash ਆ ਰਿਹਾ ਤੁਸੀਂ ਆਪਣਾ cash ਲੈ ਲੋ

cash ਆਏਗਾ ਤੁਸੀਂ ਆਪਣਾ cash ਵਿੱਚੋ ਲਈ ਲੈਣਾ ਚੋਂ

ਉਹ ਤੁਹਾਡੇ card ਦੇ ਜਿੱਥੇ ਤੁਸੀਂ ਪਾਇਆ ਸੀ ਉੱਥੇ light blinking ਕਰਨ ਲੱਗ ਜਾਏਗੀ ਕਿ ਤੁਸੀਂ ਆਪਣਾ card ਕੱਢ ਲੋ

ਫੇਰ ਤੁਸੀਂ ਆਪਣਾ card ਕੱਢ ਲੈਣਾ

ਜੋ ਤੁਸੀਂ withdraw ਕਰ ਰਹੇ ਹੋ ਜਾ ਕੁੱਛ ਵੀ ਕਰ ਰਹੇ ਹੋ

ਤੇ basically withdraw ਕਰ ਰਹੇ ਹੋ ਤੇ ਤੁਹਾਡੇ mobile ਤੇ ਮਤਲਬ ਜਿਹੜਾ ਨੰਬਰ ਤੁਹਾਡਾ bank ਦੇ ਨਾਲ ah attached ਹੈ ਮਤਲਬ ਜਿਹੜਾ ਨੰਬਰ ਤੁਸੀਂ

ਉਸ ਨੰਬਰ ਦੇ ਉੱਤੇ ਤੁਹਾਡੇ ਕੋਲ message ਆ ਜਾਏਗਾ ਕਿ ਤੁਸੀਂ ਫਲਾਣੀ ਥਾਂ ਤੇ ਫਲਾਣੀ ਵਿੱਚੋ ਇਤਨਾ ਪੈਸਾ ਇਤਨੇ ਵਜੇ withdraw ਕੀਤਾ

ਇਸ ਨਾਲ mam ਤੁਹਾਨੂੰ ਧਿਆਨ ਰਹੇਗਾ ਕੀ ਤੁਸੀਂ withdraw ਕੀਤਾ ਕਈ ਵਾਰ ਕਿ ਹੁੰਦਾ ਹੈ ਕਿ by chance ਅਗਰ ਸਾਡਾ ਗਿਰ ਗਿਆ ਕੁੱਛ ਹੋ ਗਿਆ ਪਰ ਉਸਨੂੰ ਅਸੀਂ block ਨਹੀਂ ਕੀਤਾ ਅਗਰ ਕਿਸੀ ਨੇ payment withdraw ਕੀਤੀ ਹੋਵੇਗੀ ਤਾਂ ਕਿਉਂਕਿ ਤੁਹਾਨੂੰ ਤਾਵੀਂ ਪਤਾ ਲੱਗ ਜਾਏਗਾ ਕਿ ਹਾਂ ਮੇਰੀ payment withdraw ਹੋਈ ਹੈ mam ਮੈਂ ਇੱਕ ਗੱਲ ਪੁੱਛਨਾ ਚਾਹ ਰਹੀ ਸੀ ਅਗਰ ਮੇਰਾ card ਗਿਰ ਗਿਆ

ਤੇ ਕਿਸੇ ਹੋਰ ਨੇ ਚੁੱਕ ਲਿਆ ਲੇਕਿਨ ਉਸਨੂੰ ਮੇਰਾ pin ਨੰਬਰ ਤਾਂ ਪਤਾ ਨਹੀਂ ਉਹ ਮੇਰੇ ਪੈਸੇ card ਤੋਂ ਕਿਵੇਂ ਕੱਢਵਾਏਗਾ

ਅਗਰ ਉਹਨੂੰ pin ਨੰਬਰ ਨਹੀਂ ਪਤਾ ਤਾਂ ਉਹ ਫੇਰ ਵੀ ਅੱਜਕਲ ਨਾਲੇ ਦੇ ਨਾਲ ਨਾਲ just ਦੋ ਹਜ਼ਾਰ ਰੁਪੇ ਤੱਕ ਦੀ transaction ਜਿਹੜੀ ਹੈ just touch ਕਰੋ

card ਗਿਰ ਜਾਂਦਾ ਤਾਂ mam ਤੁਸੀਂ complain generate ਕਰਵਾਨੀ ਹੈ ਆਪਣੇ ਨੂੰ ਬੰਦ ਕਰਵਾਨ ਲਈ

ਹਾਂ ਅਗਰ ਤੁਹਾਡੇ ਵਿੱਚ ਉਸ card ਦੇ ਉੱਤੇ ਉਹ facility available ਹੈ ਤੇ ਉਹ facility ਨੂੰ ਤੁਸੀਂ use ਕਰ ਰਹੇ ਹੋ

ਹਾਂ scanning ਦੀ ਅੱਜਕਲ scanning ਦੀ facility ਹਰ debit card ਦੇ ਉੱਤੇ or credit card ਦੇ ਉੱਤੇ ਜਾਂਦੀ ਹੈ ਉਹ ਸਾਡੇ ਤੇ depend ਕਰਦਾ ਕਿ ਅਸੀਂ ਉਹਨੂੰ ਬੰਦ ਕਰਾਕੇ ਕਰਨਾ ਹੈ ਜਾ ਚੱਲਦਾ ਰਹੇ

just ਤੁਸੀਂ ਦੋ ਹਜ਼ਾਰ ਰੁਪੇ ਤੱਕ ਦੀ shopping ਨੂੰ easily ਕਰ ਸਕਦੇ ਹੋ

ਤੇ mam ਤੁਹਾਨੂੰ ਮੇਰੇ ਤਰਫ਼ ਤੋਂ ਮਿਲੀ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋ ਹਾਂਜੀ ਹਾਂਜੀ ਮੈਂ ਸੰਤੁਸ਼ਟ ਹਾਂ or ਮੈਂ platinum ਲੈਣਾ ਚਾਹਵਾਂਗੀ ਤੇ ਮੈਂ ਉਸ ਇਸ ਕਰਕੇ ਮੈਨੂੰ bank ਆਣਾ ਪਏਗਾ

ਤੋਂ ਵੀ ਤੁਸੀਂ ਓਹ sorry debit card ਦੀ request ਦਿੱਤੀ ਜਾ ਸਕਦੀ ਹੈ

ਤੁਸੀਂ ਉਹ information fill ਕਰਨੀ ਹੈ ਫੇਰ ਉਹ ਤੋਂ ਬਾਅਦ proceed ਹੋਕੇ ਤੁਹਾਡੇ ਕੋਲੋ

ਕਿਉਂਕਿ mam information ਜਿਹੜੀ ਹੁੰਦੀ ਹੈ ਉਹ confidential ਹੁੰਦੀ ਹੈ ਉਹ ਸਿਰਫ਼ ਤੁਸੀਂ ਹੀ ਜਾਣ ਸੱਕਦੇ ਹੋ ਕੁੱਛ ਐਸੇ questions ਹੋਣਗੇ ਜੋ ਤੁਸੀਂ ਪਾਏ ਹੋਣਗੇ ਉਸਦੇ through ਤੇ ਉਹ ਤੁਹਾਡਾ card ਹੈ ਜਿਹੜਾ ਉਹ ਤੁਹਾਡੇ ਹੀ address ਤੇ ਆਏਗਾ

ma'am ਤੁਸੀਂ ਬਹੁਤ ਅੱਛੀ ਮੈਨੂੰ ਜਾਣਕਾਰੀ ਦਿੱਤੀ or ਮੈਨੂੰ ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕੀਤੀ or ਮੈਨੂੰ ਸਮਝਾਇਆ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਤੁਹਾਡੀ ਇਸ ਜਾਣਕਾਰੀ ਤੋਂ ਬਿਲਕੁੱਲ ਸੰਤੁਸ਼ਟ ਹਾਂ

ਬੱਸ ਬੈਠੇ ਸੀ ਆਹ ਮੀਂਹ ਮੁੰਹ ਕਰਕੇ ਬਹੁਤ ਕੰਮ ਖਰਾਬ ਹੋਇਆ ਪਿਆ

ਕਰਕੇ ਤਾਂ ਨਾ ਬਹੁਤ ਜ਼ਿਆਦਾ ਗੰਦ ਗਲੀਆਂ ਚ ਗੰਦ

ਤੇ ਉਹ ਮੈਂ ਇਹ ਬੱਸ ਇਹੀ ਮੈਂ ਵੀ ਸੋਚ ਰਹੀ ਸੀ ਕੇ ਮੈਂ ਵੀ ਜਾਣਾ ਸੀਗਾ ਕੰਮ ਮੈਨੂੰ ਥੋੜਾ ਜਾ ਕੰਮ ਸੀਗਾ ਮੀਂਹ ਇੰਨਾ ਜ਼ਿਆਦਾ ਪੈ ਰਿਹਾ ਕੇ ਮੇਰੇ ਕੋਲੋਂ ਵੀ ਨਿਕਲਣਾ ਔਖਾ ਪਿਆ ਹੋਇਆ ਹੈਗਾ ਸਾਡੇ ਤਾਂ ਮਹੱਲੇ ਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਅਮ ਗੰਦ ਹੈ ਬੜਾ ਅੱਗੇ ਸਾਡੀ ਗਲੀ ਚ ਸਾਰੀ ਚ ਪਾਣੀ ਖੜਿਆ ਹੋਇਆ ਹੈ ਮੀਂਹ ਦਾ ਇੰਨਾ ਜਿਆਦਾ ਮਤਲਬ ਕੇ ਸੀਵਰੇਜ ਹੁਣ ਕੁੱਝ ਗਲੀਆਂ ਪਹਿਲਾਂ ਤੇ ਗਲੀਆਂ ਸਿਗੀਆ ਨਾਲੀਆਂ ਵਾਲੀਆਂ ਪਾਣੀ ਨਿਕਲ ਜਾਂਦਾ ਸੀਗਾ ਹੁਣ ਸੀਵਰੇਜ ਪੈਗੇ ਨੇ ਹੁਣ ਗਲੀਆਂ ਲੋਕਾਂ ਨੇ ਆਪਣੇ ਤੋਂ ਅੱਗੋਂ ਬੰਦ ਕਰ ਦਿੱਤੀਆਂ ਨੇ ਹੋਇਆ ਨੇ ਨਾਲੀਆਂ ਬੰਦ ਕੀਤੀਆਂ ਹੋਈਆਂ ਨੇ ਤੇ ਗਲੀਆਂ ਚ ਸਾਰਾ ਪਾਣੀ ਖੜਿਆ ਹੋਇਆ ਹੁਣ ਸਾਰਾ ਤੇ ਨਿਕਲਣ ਨੂੰ ਵੀ ਕੋਈ ਰਸਤਾ ਨੀ ਹੈਗਾ ਬੰਦਾ ਕਿੱਧਰ ਨੂੰ ਜਾਵੇ ਸਾਡੇ ਤਾਂ ਘਰਾਂ ਵਿੱਚ ਅੰਦਰ ਮੀਂਹ ਕਮਰਿਆਂ ਵਿੱਚ ਬਹੁਤ ਜਾਂਦਾ ਬਹੁਤ ਬੁਰਾ ਹਾਲ ਹੋ ਜਾਂਦਾ ਮੀਂਹ ਕਰਕੇ ਨਾ

ਕਿਤੇ ਜਾਣ ਜੋਗਾ ਵੀ ਨੀ ਹੈ ਸਾਰਾ ਦਿਨ ਪਾਣੀ ਚ ਫਿਰੀ ਜਾਓ ਇੱਕ ਤਾਂ ਨਾਲੀਆਂ ਦਾ ਗੰਦ ਪਹੁੰਚ ਜਾਂਦਾ ਅੰਦਰ ਸਾਡੇ ਨਾਲ ਤਾਂ ਇੰਨਾ ਦੁਖੀ ਹੋਇਆ ਪਿਆ ਸਾਡਾ ਨਾ ਜਿਹੜਾ ਚੋਂਕ ਹੈ ਉਹ ਉੱਚਾ ਹੋਈ ਜਾਂਦਾ ਇੱਧਰੋਂ ਸੜਕਾਂ ਨੀਵੀਆਂ ਹੋਈ ਜਾਂਦੀਆਂ ਉਹਦੇ ਕਰਕੇ ਸਾਡੇ ਸਾਰੇ ਕਮਰਿਆਂ ਚ ਪਾਣੀ ਜਾਂਦਾ ਅੰਦਰ ਹਾਂਜੀ ਮਕਾਨ ਨੀਵੇਂ ਹੋ ਜਾਂਦੇ ਨੇ ਗਲੀਆਂ ਚ ਹਰ ਵਾਰੀ ਨਵੀਆਂ ਗਲੀਆਂ ਬਣਦੀਆਂ ਨੇ ਤਾਂ ਮਕਾਨ ਨੀਵੇਂ ਹੋ ਜਾਂਦੇ ਤੇ ਗਲੀਆਂ ਉੱਚੀਆਂ ਹੋ ਜਾਂਦੀਆਂ ਨੇ ਉਹਦੇ ਕਰਕੇ ਪਾਣੀ ਘਰਾਂ ਚ ਨੀਵੇਂ ਘਰਾਂ ਚ ਤਾਂ ਜ਼ਿਆਦਾ ਹੀ ਨੁਕਸਾਨ ਹੁੰਦਾ ਪਾਣੀ ਸਾਰਾ ਅੰਦਰ ਚਲੇ ਜਾਂਦਾ ਚੱਲ ਆਪਾਂ ਤਾਂ ਘਰਾਂ ਚ ਹੀ ਬੈਠੇ ਹਾਂ ਜਿਹੜੇ ਮੈਂ ਤਾਂ ਕਈ ਵਾਰ ਸੋਚਦੀ ਹੁੰਦੀ ਆ ਝੋਪੜੀਆਂ ਆਲਿਆਂ ਦਾ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੋਣਾ ਹਾਂਜੀ ਉਹਨਾ ਦਾ ਤਾਂ ਬਹੁਤ ਬੁਰਾ ਹਾਲ ਹੈ ਝੋਪੜੀਆਂ ਵਿਚਾਰੇ ਦੀਆਂ ਕੁੱਝ ਉਹਨਾ ਨੇ ਪਾਈਆਂ ਹੀ ਪਹਿਲਾਂ ਨੀਵੀਆਂ ਜਗ੍ਹਾ ਤੇ ਹੁੰਦੀਆਂ ਨੇ ਤੇ ਉੱਤੋਂ ਇੱਦਾਂ ਦਾ ਮੀਂਹ ਜਿਹਾ ਆ ਜਾਵੇ ਬਰਸਾਤੀ ਮੋਸਮ ਆ ਜਾਵੇ ਉਹ ਜ਼ਿਆਦਾ ਹੀ ਨੁਕਸਾਨ ਕਰਦਾ ਫ਼ੇਰ ਉਹਨਾ ਨੂੰ ਹੋਰ ਕਿਆ ਉਹ ਇਸ ਕਰਕੇ ਤਾਂ ਕਹਿਨੇ ਆ ਰੱਬ ਨਾ ਥੋੜਾ ਜਾ ਸੋਚ ਸਮਝ ਕੇ ਕੰਮ ਇਹੋ ਜਿਹਾ ਕਰਿਆ ਕਰੇ ਕਈ ਥਾਵਾਂ ਤੇ ਤਾਂ ਹਨੇਰੀ ਤੁਫਾਨ ਝੱਖੜ ਬੁਰਾ ਹਾਲ ਹੋਇਆ ਪਿਆ ਕਿੰਨਾ ਨੁਕਸਾਨ ਹੋ ਰਿਹਾ ਕਿਤੇ ਤਾਂ ਬਹੁਤ ਜ਼ਿਆਦਾ ਹਾਂਜੀ ਆਹ ਪਹਾੜੀ ਇਲਾਕਿਆਂ ਚ ਵੀ ਬੜਾ ਖਬਰ ਆਈ ਹੈ ਮਤਲਬ ਕੀ ਬਹੁਤ ਜ਼ਿਆਦਾ ਹਨਾ ਉੱਥੇ ਵੀ ਮੀਂਹ ਤੇ ਪਹਾੜੀਆਂ ਦਾ ਡਿੱਗਣ ਸਗੋਂ ਗਿਰਣ ਦਾ ਵੀ ਡਰ ਹੋਇਆ ਪਿਆ ਹੁਣ ਤਾਂ ਇੰਨੇ ਜ਼ਿਆਦਾ ਤੁਫਾਨ ਝੱਖੜ ਚੱਲ ਰਹੇ ਨੇ ਸਗੋਂ ਜਿਹੜੇ ਬਾਹਰ ਜਾਂਦੇ ਨੇ ਜਿਹੜੇ ਮਤਲਬ ਕੇ ਆਹ tour ਜਾਂ ਕੋਈ ਮੱਥਾ ਟੇਕਣ ਵਗੈਰਾ ਜਾਂਦੇ ਨੇ ਜਾਂ ਕੁੱਝ ਇਹਨਾ ਮੋਸਮ ਚ ਤਾਂ ਜਾਣਾ ਹੀ ਨੀ ਚਾਹੀਦਾ ਜਦੋਂ ਪਤਾ ਹੈ ਕੇ ਉੱਥੇ ਖਤਰਾ ਹੈ ਹੋਰ ਕਿਆ ਉਹ ਤਾਂਹੀ ਤਾਂ ਕਹਿੰਦੇ ਨੇ ਇਹੋ ਜਿਹੀ ਥਾਂ ਜਦੋਂ ਮੀਂਹ ਹਨੇਰੀ ਪਵੇ ਤਾਂ ਜਾਣਾ ਹੀ ਨੀ ਚਾਹੀਦਾ

ਹੁਣ ਇਸ ਤਰ੍ਹਾਂ ਦਾ ਖਰਾਬ ਹੋਣ ਵਾਲਾ ਜਾਂ ਮੋਸਮ ਇਸ ਤਰ੍ਹਾਂ ਦਾ ਆ ਰਿਹਾ ਅੱਗੇ ਤਾਂ ਫ਼ੇਰ risk ਨੀ ਲੈਣਾ ਚਾਹੀਦਾ ਹੈਗਾ ਇੱਡਾ ਵੱਡਾ ਕੀ ਆਪਾਂ ਕਿਤੇ ਘੁਮਣ ਜਾਇਏ ਜਾਂ ਕਿਤੇ ਮੱਥਾ ਟੇਕਣ ਜਾਈਏ

ਉਹ ਤਾਂ ਹੈਗਾ ਹੀ ਆ ਫ਼ੇਰ ਹੁਣ ਕਿਆ ਕਰ ਸਕਦਾ ਬੰਦਾ ਦੇਖੋ ਹੁਣ ਚਲ ਆਪਾਂ ਇੱਥੇ ਇਹੋ ਜਿਹੀ ਥਾਵਾਂ ਤੇ ਨਾ ਜਾਵਾਂਗੇ ਕਮਾ ਕੇ ਤਾਂ ਖਾਣਾ ਹੈਗਾ ਹੀ ਆ ਬਰਸਾਤ ਦੇ ਮੋਸਮ ਚ ਤਾਂ ਕੰਮ ਵੀ ਸਾਰਾ ਬੰਦ ਹੋ ਜਾਂਦਾ ਜਿੱਦਾਂ ਹਨਾ ਜਿਹੜੇ ਤੇ ਚਲੋ ਦੁਕਾਨ ਦਾਰੀਆਂ ਵਾਲੇ ਨੇ ਉਹ ਤਾਂ ਚਲੋ ਆਪਣੀਆਂ ਦੁਕਾਨਾ ਖੋਲ ਕੇ ਫ਼ੇਰ ਵੀ ਚਲੋ ਉਹਨਾ ਦਾ ਤਾਂ ਥੋੜਾ ਬਹੁਤਾ ਇੱਕ ਦਿਨ ਦਾ ਇੱਕ ਅੱਧੇ ਦਿਨ ਦਾ ਨੁਕਸਾਨ ਹੁੰਦਾ ਪਰ ਜਿਹੜੇ ਆ ਰੇੜੀਆਂ ਵਾਲੇ ਜਾਂ ਇਹਦੇ ਬਾਹਰ ਬੈਠੇ ਨੇ ਇੱਦਾਂ ਖੁੱਲੀ ਜਗ੍ਹਾ ਤੇ ਜੁੱਤੀਆਂ ਗੰਡਣ ਆਲੇ ਜਾਂ ਦੂਜੇ ਉਹਨਾ ਦਾ ਤਾਂ ਉਹਨਾ ਦਾ ਤਾਂ ਫ਼ੇਰ ਕੋਈ ਕੰਮ ਵੀ ਨੀ ਹੁੰਦਾ ਹੈਗਾ ਉਹ ਤਾਂ ਵਿਚਾਰੇ ਦੇਖਦੇ ਨੇ ਅਸੀਂ ਹੁਣ ਕਿੰਨੇ ਦਿਨ ਮੀਂਹ ਪਵੇਗਾ ਤੇ ਸਾਡੇ ਘਰ ਤਾਂ ਰੋਟੀ ਬਣੇਗੀ ਮੀਂਹ ਹਟੇਗਾ ਤਾਂ ਰੋਟੀ ਬਣ ਦੀ ਹੈ ਨਹੀਂ ਤਾਂ ਰੋਟੀ ਵੀ ਬਣ ਨੀ ਮੁਸ਼ਕਿਲ ਹੋ ਜਾਂਦੀ ਹੈ ਉਹਨਾ ਦੀ ਉਹੀ ਤਾਂ ਹੈ ਚਲ ਆਪਾਂ ਤਾਂ ਲੱਗੇ ਹੋਏ ਹਾਂ ਆਪਣਾ ਤਾਂ ਚਲ ਗੁਜ਼ਾਰਾ ਹੋਈ ਜਾਂਦਾ ਹਨਾ

ਤੇ ਪਹਿਲੇ corona ਕਰਕੇ ਕਿੰਨਾ ਔਖਾ ਹੋ ਗਿਆ ਸੀ ਹਾਂਜੀ ਪਹਿਲਾਂ corona ਨੇ ਸਾਰਾ ਬੰਦ ਕਰ ਦਿੱਤਾ ਸੀਗਾ ਠੱਪ ਕਰਤਾ ਕੰਮ ਹੁਣ ਬਰਸਾਤਾਂ ਨੇ ਠੱਪ ਕੀਤਾ ਪਿਆ ਏ ਹੋਰ ਕਿਆ ਗਰੀਬ ਮਾਰ ਤਾਂ ਬਹੁਤ ਕੀਤੀ ਗਈ ਹੈ ਜਿਹਨਾ ਕੋਲ ਰੱਬ ਨੇ ਪੈਸਾ ਦਿੱਤਾ ਹੋਇਆ ਉਹਨਾ ਕੋਲ ਤਾਂ ਅੰਤਾਂ ਦਾ ਹੀ ਦਿੱਤਾ ਹੋਇਆ ਜਿਹਨਾ ਕੋਲ ਨਹੀਂ ਦਿੱਤਾ ਉਹਨਾ ਕੋਲ ਦਿੱਤਾ ਹੀ ਨਹੀਂ ਹੋਇਆ ਵਿਚਾਰੇ ਭੁੱਖੇ ਮਰ ਰਹੇ ਏਂ ਉਹਨਾ ਦਾ ਤਾਂ ਇੱਦਾਂ ਹੈ ਕੇ ਉਹਨਾ ਨੂੰ ਮਤਲਬ ਕੇ ਹੁਣ ਜਿਵੇਂ ਆ ਮੋਸਮ ਜਾਂ ਕੁੱਝ ਵੀ ਪਹਿਲਾਂ ਨੀ ਨਾ ਪਤਾ ਹੁੰਦਾ ਪਹਿਲਾਂ ਨਾਲੇ ਫ਼ੇਰ ਇੰਨਾ ਇੰਨੀ ਕਮਾਈ ਹੈ ਵੀ ਨਹੀਂ ਹੈਗੀ ਹੁਣ ਮਹਿੰਗਾਈ ਇੰਨੀ ਜ਼ਿਆਦਾ ਹੈ ਕਮਾਈ ਵੀ ਨੀ ਇੰਨੀ ਹੈਗੀ ਕੇ ਪਹਿਲਾਂ ਦਸ ਕੁ ਦਿਨ ਬੰਦਾ ਮਹੀਨਾ ਇੱਕ ਜੋੜ ਲੈਂਦਾ ਇੰਨਾ ਕੁ ਕੇ ਬਰਸਾਤਾਂ ਦੇ ਦਿਨਾ ਚ ਆਪਾਂ ਇਸ ਤਰ੍ਹਾਂ ਕਰ ਲਵਾਂਗੇ ਚਲ ਖਰਚਾ ਤੇ ਆਪਣਾ ਚੱਲੀ ਜਾਏਗਾ ਉਨਾ ਵੀ ਹੈਗਾ ਉਹਨਾ ਕੋਲ ਤੇ ਵਿਚਾਰਿਆਂ ਕੋਲ ਫ਼ੇਰ ਕਿਆ ਕਰ ਸਕਦੇ ਹਾਂ ਸੱਚੀਂ

ਹੁਣ ਦੇਖੋ ਆਹ ਦੁਜਾ ਹੁਣ ਅੱਜ ਅੱਜ ਜਿਦਾਂ ਮੀਂਹ ਪੈ ਰਿਹਾ ਆਪਾਂ ਤਾਂ ਫ਼ੇਰ ਵੀ ਚਲੋ ਕੋਈ ਗੱਲ ਨੀ ਆਪਾਂ ਨਾ ਜਾਵਾਂਗੇ ਆਪਾਂ ਨੂੰ ਪਤਾ ਹੈ ਕੇ ਚਲ ਕੀ ਗੱਲ ਨੀ ਇੰਨਾ ਕੁ ਆਪਣੇ ਕੋਲ ਹੈਗਾ ਵੀ ਆਪਾਂ ਅਗਲੇ ਦਿਨ ਵਾਸਤੇ ਜਾਂ ਦਸ ਦਿਨਾ ਵਾਸਤੇ ਵੀ ਆਪਾਂ ਖਰਚਾ ਕਰ ਸਕਦੇ ਹਾਂ ਪਰ ਕਈਆਂ ਕੋਲ ਤੇ ਫ਼ੇਰ ਇੱਕ ਦਿਨ ਦਾ ਵੀ ਨੀ ਹੁੰਦਾ ਹੈਗਾ ਹੋਰ ਉਹਨਾ ਲਈ ਤਾਂ ਔਖਾ ਹੋ ਜਾਂਦਾ ਹਨਾ

ਹੁਣ ਘਰ ਬੈਠ ਕੇ ਜੇ ਘਰ ਬੈਠ ਕੇ ਵੀ ਕੰਮ ਕਰ ਸਕਦੇ ਹਾਂ ਨਹੀਂ ਕੰਮ ਹੈਗੇ ਆਪਣੇ ਸਹਿਰਾਂ ਚ ਤਾਂ ਕੰਮ ਜਮਾ ਹੀ ਨਹੀਂ ਹੈਗੇ ਹੁਣ ਆਪਾਂ ਬੜੇ ਬੜੇ ਸਹਿਰਾਂ ਚ ਤਾਂ ਕੰਮ ਵੀ ਹੈਗਾ ਘਰ ਬੈਠ ਕੇ ਬੰਦਾ ਕਰ ਸਕਦਾ ਹੈ ਪਰ ਛੋਟੇ ਸਹਿਰਾਂ ਚ ਉਹ ਵੀ ਬਿਲਕੁਲ ਵੀ ਨੀ ਹੈਗਾ

ਹਾਂਜੀ ਤੇ ਆਹ ਦੇਖੋ ਹੁਣ ਅਹ ਜਿਹੜੇ ਲੋਕਾਂ ਨੇ ਆਹ ਘਰਾਂ ਦੇ ਵਿੱਚ ਬਾਹਰ ਨੂੰ ਅਮ ਨਾਲੇ ਰੱਖੇ ਹੋਏ ਨੇ ਜਾਂ ਕੁੱਝ ਹੈ

ਇਹ ਗਲੀਆਂ ਬੰਦ ਹੋਣ ਕਰਕੇ ਨਾਲੀਆਂ ਬੰਦ ਹੋਣ ਕਰਕੇ ਜਿਹੜਾ ਹੁਣ ਗਲੀਆਂ ਦਾ ਪਾਣੀ ਜਾਂ ਕੁੱਝ ਵੀ ਹੈ ਉਹ ਜਦੋ ਹੁਣ ਇਹ ਅਹ ਤਾਂ ਸਾਰਿਆਂ ਦਾ ਸਾਂਝਾ ਹੈ ਜਿਹਦਾ ਘਰ ਨੀਵਾਂ ਹੈ ਉਹ ਜ਼ਿਆਦਾ ਸਗੋਂ tension ਵੀ ਉਹਨੂੰ ਜ਼ਿਆਦਾ ਹੈ or ਬੋਲ ਵੀ ਉਹੀ ਰਿਹਾ ਹੈ ਕਿਉਂਕਿ ਉਹਨੇ ਸੋਚਿਆ ਹੀ ਨਹੀਂ ਹੈਗਾ ਲੋਕਾਂ ਨੇ ਕੀ ਉਸ ਘਰ ਦਾ ਕਿਆ ਬਨੇਗਾ ਜੇ ਅਸੀਂ ਨਦ ਕਰਾਂਗੇ ਜਾਂ ਕੁੱਝ ਵੀ ਹੈ ਤੇ ਤੁਸੀਂ ਨਾਲੀਆਂ ਖੁੱਲੀਆਂ ਰਹਿਣ ਦੋ ਹਨਾ ਵੀ ਬਰਸਾਤੀ ਪਾਣੀ ਬਾਹਰ ਨਿੱਕਲ ਜਾਵੇ ਹਮ ਉਹ ਤਾਂ ਹੈਗਾ ਹੀ ਆ ਫ਼ੇਰ ਨਹੀਂ ਹੁਣ ਜਿਹੜੇ ਲੋਕ ਲੜਦੇ ਆਂ ਉਹਨਾ ਨੂੰ ਵੀ ਤਾਂ ਸੋਚਣਾ ਚਾਹੀਦਾ ਭਾਈ ਇਹ ਪਾਣੀ ਜਾਉਗਾ ਕਿੱਥੇ ਹਨਾ

ਭਾਈ ਹੁਣ ਜਿਹਨਾ ਨੇ ਕੰਮ ਕਰਨਾ ਉਹ ਤਾਂ ਕਰਨਾ ਹੀ ਹੈ ਨਹੀਂ ਹੈਗਾ ਸੀਗਾ ਇੱਕ system ਹੈਗਾ ਸੀ ਹੋਰ ਵੀ ਜਨੀ ਜਿਹੜੀਆਂ ਆਪਣੇ ਨਾ ਜਿਹਨਾ ਦੇ ਸੀਵਰੇਜ ਆਪੇ ਸੀ ਜਾਂ ਕੁੱਝ ਵੀ ਹੈ ਉਹਨਾ ਦੇ ਉੱਤੇ ਨਾ ਇੱਕ ਜਾਲੀ ਜੀ ਮਿਲਦੀ ਹੈ ਉਹ ਜਾਲੀ ਲਗਵਾ ਦੇਣ ਨਾ ਤੇ ਪਾਣੀ ਜਿਹੜਾ ਬਰਸਾਤੀ ਪਾਣੀ ਉਹ ਜਾਲੀ ਦੇ ਨਾਲ ਰਾਹੀਂ ਵੀ ਪੇਪਾ ਚੋਂ ਚਲਾ ਜਾਂਦਾ ਹੈ